ਆ ਮੁਸ਼ਕ ਜੀ ਆਉਂਦੀ ਤਾਡੇ ਲਾਗੋ ਕਬੂਤਰਾਂ ਦੀ ਸਾਰੇ ਜੀਆਂ ਦੇ। ਉਹ ਜਾਂ ਕੰਮ ਕਰ ਜਾ ਕੇ।

ਭਈਆ ਨਾ ਨਾਈਦਾ ਹੁਈਦਾ ਵਾ।

ਮੈੰ ਤਾਂ ਤਿਨੂੰ ਸਵੇਰ ਦਾ ਨੀ ਨਾਤਾ ਵੇਖਿਆ। ਜਦੋਂ ਤੁਹੀਂ ਵੇਖਦੇ ਜੀ ਓਦੋਂ ਨੀ ਨਾ ਨਾਉਂਦਾ ਇਹ। ਚੱਲ ਕੋਈ ਨੀ ਮਰਜ਼ੀ ਆ ਇਦੀ, ਆਪੇ ਕੋੜ ਪਵਾਲੁਗਾ।

ਆਹੋ ਬੰਦੇ ਨੂੰ ਨਾਉਣਾ ਚਾਹੀਦਾ, ਬੰਦੇ ਨੂੰ ਭਾਵੇਂ ਮੀਂਹ, ਗੜੇ ਆਉਣ ਤੇ ਉਨੂੰ ਤੇ ਨਾਉਣਾ ਹੀ ਨਾਉਣਾ। ਵੱਡੇ ਵੀਰ ਠੰਢ ਲੱਗਦੀ ਐ ਤੇ ਗਰਮ ਪਾਣੀ ਕਰਕੇ ਨਾਲੀ।

ਇਹ ਗਰਮ ਪਾਣੀ ਕਰਕੇ ਨਾਲੇ, ਇਹ ਬਿਮਾਰ ਰਹਿੰਦਾ ਵਾ ਕੀ ਗੱਲ। ਓ ਨਹੀਂ ਨਾਲ ਮੈਲ ਮੁਲ ਓਂਗਲ ਜਾਂਦੀ ਆ ਤੇ ਨਾਲ ਠੰਢ ਨੀ ਲੱਗਦੀ। ਮੈਂ ਦੱਸਾ ਕੀ ਕਰ ਸਦਾਈਆ ਡੇਟੋਲ ਸਾਬਣ ਆਪਣਾ ਵੱਖਰਾ ਰੱਖ, ਓਦੇ ਨਾਲ ਹੱਥ ਧੋਇਆ ਕਰ ਜਰੂਰ, ਮੈਂ ਵੇਖੀ ਸਹੀ ਹੈਪੀ ਲਾਗੇ ਬਹਿ ਕੇ ਓਦੇ ਲਾਗੇ ਸੰਦਰ ਜਿਹੀ ਵੀ ਆਉਂਦੀ ਆ।

ਜਾ ਭਰਾ ਕੰਮ ਕਰ ਜਾ ਕੇ। ਚੱਲ ਓਹੀ ਆ ਨਾ ਵੀ ਅੱਜ ਹੀ ਹੈਪੀ ਨੂੰ ਵਿਖਾ ਦੇਣਾ, ਮੈਂ, ਮੈਂ ਕਹਿਣਾ ਹੈਪੀ ਵੇਖ ਚੈੱਕ ਕਰਕੇ। ਤੇ ਪਸੀਨੇ ਦੀ ਆਉਂਦੀ ਹੁੰਦੀ, ਪਸੀਨਾ, ਪਸੀਨਾ ਜਦੋਂ ਆਇਆ, ਪਸੀਨੇ ਦੀ ਆਉਣੀ ਆ। ਤੇ ਪਸੀਨਾ ਤੈਨੂੰ ਕੱਲੇ ਨੂੰ ਆਉਦਾ ਤੂੰ ਗਾੜੀ ਕਪੈਨ ਚੋਂ ਖਿੱਚਣਾ ਨਾ।

ਕਿੰਨਾ ਕ ਤੇਰਾ ਜੋਰ ਦਾ ਕੰਮ, ਕਿੰਨਾ ਕ ਤੇਰਾ ਕਹੀ ਦਾ ਕੰਮ।

ਹਮ ਕਹੀ ਕਿੰਨੀ ਕ ਫੇਰਨਾ। ਵਾ ਵਾ ਹੀ ਫੇ, ਫਿਰ ਤੇ ਫਿਰ ਜਾਂਦੀ ਕਹੀ। ਕਹੀ ਫਿਰ ਜਾਂਦੀ, ਕੰਮ ਤੇ ਲੱਗੇ ਜਦੋਂ।

ਰੂੜੀ ਜਾਂ ਸੱਚੀ ਕੰਮਾਦ ਗੋਡਨਾ। ਕੰਮਾਦ ਗੋਡਨਾ ਆ।

ਠੀਕ ਐ, ਕਿਦਾ ਗੋਡੀ ਦਾ ਵਾ। ਕਿਦਾ ਗੋਡੀ ਦਾ ਹੱਥਾਂ ਨਾ।

ਤੂੰ ਫਿਰ ਕਦੇ ਕੰਮਾਦ ਗੋਡਿਆ ਨੀ ਤੈਨੂੰ ਪਤਾ ਨੀ। ਤੈਨੂੰ ਪਤਾ ਵੀ ਏ, ਐਂਵੇ ਕਰੀ ਜਾਂਦਾ ਵਾ ਸੁਣੀਆ ਸੁਣਾਈਆਂ ਗੱਲਾਂ ਕਰਦਾ ਓਵੀਂ।

ਚਲ ਕੋਈ ਗੱਲ ਨੀ ਕੰਮ ਕਰਿਆ ਕਰ ਭਰਾ ਜਿੱਥੇ ਮਰਜ਼ੀ ਕਰੋ।

ਤੇ ਤੂੰ ਹੁਣ ਐਤਵਾਰ ਡਾਉਣੇ ਕਬੂਤਰ ਕੀ ਨਹੀਂ।

ਓਦੇ ਖੰਭ ਨੀ ਆਏ ਤੇ ਮੈਂ ਕਿਦਾ ਡਾ ਦਾ ਮੈਂ ਆਪ ਉੱਡ ਜਾਣਾ। ਡਾਉਣ ਆਲੇ ਸਹੀ ਆ, ਉਹ ਤਿੰਨ ਚਾਰ ਜਿਹੜੇ ਹੈ ਸਹੀ ਸਾਰ।

ਮਨੂੰ ਆ ਉਨੂੰ, ਉਨੂੰ ਵੀ ਪਾ ਤਾਂ ਝਾਸਾਂ ਉਨੂੰ ਰਾਣੀ ਦੀ ਨੂੰਹ ਨੂੰ ਵੀ ਪਾ ਤਾ ਝਾਸਾਂ, ਉਹ ਵੀ ਤਾਹ ਨੂੰ ਹੀ ਵੇਖਦੀ ਰਹਿੰਦੀ।

ਰਾਮੂ ਦੀ ਘਰਦੀ ਇੱਕ ਦਿਨ ਕਹਿਣ ਦੀ ਮੈਨੂੰ ਵਾਜਾਂ ਮਾਰੀ ਜਾਏ ਚਾਚਾ ਆ। ਉੱਧਰ ਝੀਆਂ ਦਾ ਬੈਠਾ ਕਾਸ਼ ਕੀ ਮੋਨਟੀ ਤੇ ਉਹ ਛੇਤੀ ਨਾਲ ਕਬੂਤਰ ਛੱਡਤੇ ਓਨੇ ਜਾ ਕੇ ਕਹਿੰਦੀ ਇਹ ਵਾੜਾ ਕਹਿੰਦੀ, ਮੈਂ ਕਿਹਾ ਫੜਲ, ਫੜਲੇ ਜੇ ਵਾੜਾ ਵਾ ਤੇ।

ਮੈਂ ਕੱਲ ਕਬੂਤਰ ਡਾਏ ਹੀ ਨਾ ਚਾਰ।

ਹੋਰ ਸਨਾਓ ਦੀਦੀ ਕੀ ਹਾਲ ਆ ਅੱਛਾ ਅੱਛਾ ਪਾ ਨੇ ਬਣਾ ਕੇ ਦੇਤੀ ਹਾਨੂੰ ਚਾਹ ਮੈ ਨਾ ਠੰਡੀ ਕਰ ਕੇ ਚਾਹ ਪੀਣੀ

ਅੱਛਾ ਭਾਬੀਆ ਦੀ ਸੇਵਾ ਕਰਦਾ ਵਾ ਕੇ ਦੀਦੀ ਲਵਿਜਾ ਨੂੰ ਪਤਾ ਮੈ ਜੇ ਇਹਨਾਂ ਦੇ ਨਾਲ

ਪਾਣੀ ਅਰਗੀ ਭੈਣਾਂ ਹਾਡੇ ਕੋ ਤਾ ਨੀ ਠੰਡੀ ਭੈਣਾਂ ਪੀਤੀ ਜਾਂਦੀ

ਵੇਖਲਾ ਮੇਰੀ ਮਾਈ ਬਣਾਉਂਦੀ ਨਾ ਸਵੇਰ ਨੂੰ ਚਾਹ ਓਹਨੇ ਮੈਨੂੰ ਪਾਣੀ ਦੇ ਵਿਚ ਫੇਰ ਕੇ ਤੇ ਫਿਰ ਫਰਾਉਣੀ ਹੁੰਦੀ।

ਮੈ ਤੇ ਜ਼ਰਾ ਕਾ ਠੰਡੀ ਹੋਜੇ ਤਾ ਕਹਿ ਦਿੰਦੀ ਮੈ ਪੀਣੀ ਨੀ ਪਰ ਹੁਣ ਜਰਾ ਕ ਮੈਨੂੰ ਵੀ ਕਰਨੀ ਪੇਂਦੀ ਆ

ਆਹੋ ਪਰ ਜਿਆਦਾ ਤੱਤੀ ਨਹੀ ਪੀਣੀ ਚਾਹੀਦੀ ਹੇਨਾ ਪਰ ਕਲੇਜੇ ਨੂੰ ਸਾੜ ਪੈਂਦਾ ਬੋਹਤੀ ਚਾਹ ਤੱਤੀ ਨਾਲ ਆ ਤੇ ਸਪਨਾ ਕਿਤੇ ਆਂਦਰਾਂ ਲੂ ਦਿੰਦੀ ਚਾਹ ਤੇ ਇਹ ਨੀ ਤੱਤੀ ਆ ਨਾ ਆਹੋ ਭੈਣੇ ਕਈ ਬਹੁਤ ਗਰਮ ਗਰਮ ਪੀਂਦੇ ਲੱਥਦੀ ਲੱਥਦੀ ਕਈ ਪੀ ਜਾਂਦੇ ਆ ਮੈ ਲੱਥਦੀ ਪੀਣੀ ਹੁਣੀ ਆ।

ਨਾ ਨਾ ਹੈ ਨੀ ਭੈਣੇ ਏਨੀ ਗਰਮੀ ਚ ਗੋਡੇ ਗੋਡੇ ਆ ਤੇ ਚਾਹ ਨਹੀਂ

ਕਿਤੇ ਨਿਰਾ ਈ ਦੁੱਧ ਬਹੁਤੀ ਸਵਾਦ ਚਾਹ ਖੜ੍ਹੀ। ਹੁਣ ਦੀਦੀ ਜਿੰਦੀ ਤੈਨੂੰ ਕਟਣਾ ਪੈਣਾ ਵਾ ਚਾਹ ਪੀਣ ਤੋਂ ਪੈ ਗਿਆ ਫਰਕ ਓਦਾਂ ਮੈ ਕੱਟ ਹੀ ਪੀਣੀ ਹੁਣ। ਜਿੰਨੇ ਕ ਦਿਨ ਜਦੋ ਤੇਰਾ ਅਪ੍ਰੇਸ਼ਨ ਹੋਜੇਗਾ ਨਾ ਉਸਤੋਂ ਬਾਅਦਾ ਦੋਹਾ ਤਿੰਨਾ ਮਹੀਨਿਆਂ ਬਾਅਦ ਤੂੰ ਪੀਣ ਲਗਣਾ ਵਾ ਹਲੇ ਹੁਣ ਤੈਨੂੰ

ਹਮ ਮੈਨੂੰ ਤੇ ਊਕੀ ਨੀ ਹੀ ਪੀਣ ਦਿੰਦੇ ਹੁੰਦੇ ਘਰਦੇ ਚਾਹ ਤੇਰੇ ਭਾਜੀ ਦੀ ਵੀ ਬੰਦ ਕੀਤੀ ਓ ਤੇ ਉਹ ਪਰ ਫਿਰ ਵੀ ਪੀ ਲੈਂਦਾ ਵਾ ਤੇ ਪਤਾ ਕੀਆ ਜਦੋ ਤੇਰਾ ਆਪ੍ਰੇਸਨ ਹੋਏਗਾ ਨਾ ਤਾ ਓਹਨਾ ਨੂੰ ਆਖੀ ਵੀ ਮੇਨੂ ਦੂਜੇ ਟਾਂਕੇ ਲਵਾ ਕੇ ਦਿਓ ਜਿਹੜੇ ਅੰਦਰ ਹੀ ਖੁੜ ਜਾਣ। ਪਹਿਲਾ ਗੱਲ ਕਰਨ ਕੇ ਓਦੋ ਥੋੜਾ ਕਿਹਾ ਜਾਣਾ

ਆਹੋ ਪੀ ਕਢਣ ਆਲੇ ਨਾ ਲਾਇਓ ਜਦੋ ਪੈਸੇ ਜਮਾ ਕਰਾਉਣੇ ਆ ਤੇ ਓਦੋ ਕਹਿ ਦਾ ਗੇ ਕੇ ਪਹਿਲਾ ਹੀ

ਜਮਾ ਕਰਨੇ ਪੈਸੇ ਦੋ ਹਜ਼ਾਰ ਵੱਖਰਾ ਲੈਂਦੇ ਓਹਦਾ ਚਲ ਪਹਿਲਾ ਕਹਿ ਦੇ ਆਹੋ ਜਦੋ ਮਰਜੀ ਕਹੀ ਪਹਿਲਾ ਪਰ ਆਪ੍ਰੇਸਨ ਤੋਂ

ਇੱਕ ਵਾ ਗਰਮੀ ਤੇ ਗਰਮੀ ਦੇ ਕਾਰਨ ਮੁੜ ਕੇ ਉਹ ਵੇਖਿਆ ਕਿਹੇ ਵਕਤ ਚਲੋ ਰਬ ਨਾ ਕਰੇ ਮੈ ਕਹਿੰਦੀ ਸਹੀ ਸਲਾਮਤ ਰਹੇ ਭੈਣਾਂ ਠੀਕ ਠਾਕ ਹੀ ਹਨਾ ਖਰਾਬ ਹੋ ਜਾਂਦੇ ਕਈ ਗਰਮੀ ਬੜੀ ਆ ਤੇ ਤੂੰ ਮੇਰੀ ਭੈਣ ਓਹੋ ਕਰਵਾਵੀ ਜਿਹੜੇ ਤੈਨੂੰ ਕਡਵਾਉਣੇ ਨਾ ਪੈਣ ਚਲ ਓਹੋ ਕਰਾਲਾਗੇ ਇਕ ਸਾਡੇ ਇਹ ਵਾ ਚੱਲ ਇਨਵੇਟਰ ਹੇਗਾ ਵਾ ਬੱਤੀ ਦੀ ਤੇ ਮੁਸ਼ਕਿਲ ਨਹੀਂ ਕੋਈ ਪਰ ਗਰਮੀ ਫਿਰ ਵੀ ਬੜੀ ਆ

ਓਹਨਾ ਨਾਲ ਇਹ ਆ ਕੇ ਤੈਨੂੰ ਮੁਸ਼ਕਿਲ ਨੀ ਲਗਣੀ ਇੰਨੀ

ਦੂਜਿਆਂ ਦਾ ਤੇ ਅਕੜਾ ਬੜਾ ਪੇਂਦਾ ਉਹ ਧਾਗਾ ਜਾ ਸਖਤ ਜਾ ਹੁੰਦਾ ਨਾ ਤਾ ਅਕੜਾ ਬੜਾ ਪੇਂਦਾ ਉਹਦਾ ਆਹੋ ਚਲ ਕਹਿਦੂਗੀ ਹਾਂ ਪਤਾ ਨਹੀਂ ਹੋਣਾ ਵੇਖੀ ਤੈਨੂੰ ਲੱਗਣਾ ਈ ਨਹੀਂ ਪੀ ਮੈ ਕਰਾਇਆ ਆਪ੍ਰੇਸਨ ਉਹ ਪਲਾਸਟਿਕ ਦਾ ਧਾਗਾ ਹੁੰਦਾ ਵ ਨਾ ਗਲ ਜਾਂਦਾ ਵਿਚੇ ਈ। ਵਿਚੇ ਗਲ ਜਾਂਦਾ ਤੇ ਇਹ ਨੀ ਮਾਸਾ ਵੀ ਏਨੀ ਤਕਲੀਫ ਨੀ ਦਿੰਦਾ ਦੂਰਬੀਨ ਵਾਲੇ ਦਾ ਤੇ ਕੋਈ ਫਿਆਦਾ ਨੀ ਚੱਲ ਹੱਥ ਵਾਲੇ ਦਾ ਇਹ ਆ ਸਭ ਕੁਜ ਬਾਹਰ ਨਿਕਲ ਜਾਂਦਾ ਹਾਂ ਨੀ ਭੈਣਾਂ ਉਹ ਨਾ ਕੀਤੇ ਕਰਵਾਵੀ ਦੂਰਬੀਨ ਵਾਲਾ ਨਾ ਕਰਾਈ ਹੱਥ ਵਾਲਾ ਹੀ ਕਰਵਾਂ ਤੂੰ ਕਹਿੰਦੀਆਂ ਕੇ ਤੁਸੀ ਫਿਰਨ ਦੇ ਪੋਗੇ ਛੇਤੀ ਮੈ ਕਿਹਾ ਮੈ ਉੱਥੇ ਕਮਾਦ ਗੋਡਨ ਜਾਇਆ ਕਰਨਾ ਹਾਂ ਨਾ ਕੋਈ ਗੱਲ ਨੀ ਜਿਥੇ ਦੋ ਮਹੀਨੇ ਰੈਸਟ ਕਰਨੀ ਉਥੇ ਇਕ ਹੋਰ ਕਰਲੇ ਤਿੰਨ ਮਹੀਨੇ ਕਰਲੇ ਨਾਲੇ ਕਾਹਲੀ ਨੀ ਕਰਨੀ ਚਾਹੀਦੀ

ਨਹੀਂ ਨਹੀਂ ਤੁਹਾਨੂੰ ਪਤਾ ਏਨੇ ਪੈਸੇ ਵੀ ਲਾਉਣੇ ਆ ਤੇ ਫਿਰ

ਨਹੀਂ ਮੈ ਓਹਨੂੰ ਵੀ ਕਿਹਿਆ ਹੱਥ ਵਾਲਾ ਈ ਕਰਾਉਣਾ ਮੈ ਪਤਾ ਕਈਆਂ ਕਈਆਂ ਦਾ ਤੇ ਚਲੋ ਹਨਾ ਦੀਦੀ ਜਿਦੇ

ਕਈਆਂ ਨੂੰ ਨਹੀਂ ਇਹ ਗਾਖਦਾ ਨਹੀਂ ਗਾਖਦਾ ਹੁਣ ਤੂੰ ਆ ਸਾਡੀ ਜਿਹੜੀ ਦੌਲਤ ਦੀ ਘਰਦੀ ਹੀ ਓਹਨੇ ਇਹੋ ਕਰਵਾਇਆ ਹੀ ਦੁਰਬੀਨ ਵਾਲਾ ਈ ਨੂੰ ਵੇਖਲਾ ਸਿਖਾਇਆ ਈ ਨਹੀਂ ਜਿਉ ਓਹਨੇ ਕਰਵਾਇਆ ਤੇ ਭੈਣਾਂ ਠਾ ਠਾ ਠਾ ਠਾ ਹੀ ਗਈ ਉਹ ਹਾਂ ਵੇਖਲਾ ਕਿਥੇ ਪੌਂਚਗੀ ਇਹੋ ਹਨਾ ਹੱਥ ਵਾਲਾ ਕਰਵਾਇਆ ਹੁੰਦਾ ਤੇ ਤੈਨੂੰ ਵੀ ਤਸਲੀ ਹੁੰਦੀ

ਅੱਗੋਂ ਕਿਸਮਤ ਦੀ ਗੱਲ ਆ ਜੇ ਕਟੀ ਹੋਵੇ ਵਧੀ ਹੋਵੇ ਤੇ ਕੁਜ ਨੀ ਹੁੰਦਾ

ਬਹਾਨਾ ਤੇ ਕੋਈ ਲਗਣਾ ਈ ਜਦੋ ਕੱਟ ਜੇ

ਵੇਖਿਆ ਵਾ ਰੱਬ ਤੈਨੂੰ ਸਹੀ ਸਲਾਮਤ ਮੈ ਤੇ ਆਨੀ ਲਿਆਵੇ ਤੇ ਤੇਰਾ ਛੇਤੀ ਛੇਤੀ ਅਪਰੇਸ਼ਨ ਹੋਵੇ

ਰੋਇਆ ਨਾ ਕਰ ਰਾਵੀ ਰੋਂਦੀ ਉਹ ਓਹਲੇ ਓਹਲੇ ਰੋਂਦੀ ਮੇਰੇ ਸਾਹਮਣੇ ਨਹੀਂ ਰੋਂਦੀ ਤੇ ਪ੍ਰਿਆ ਤੇ ਰਾਤੀ ਚੁੱਪ ਨਹੀਂ ਹੀ ਕਰਦੀ

ਹਮ ਪ੍ਰਿਆ ਦਾ ਦਿਲ ਬੜਾ ਥੋੜ੍ਹਾ ਵਾ

ਤੈਨੂੰ ਪਤਾ ਧੀਆਂ ਨੂੰ ਮਾਵਾਂ ਦੀ ਟੇਂਸ਼ਨ ਹੁੰਦੀ ਆ ਪੁੱਤ ਤੇ ਓਹੋ ਜੇ ਹੁੰਦੇ ਆ ਲੋਹੇ ਦੇ ਥਣ ਪ੍ਰਿਆ ਰਾਵੀ ਦਾ ਇਹ ਆ ਕੇ ਕੋਈ ਵੀ ਡਕਟਰ ਗੱਲ ਕਰਦੇ ਤੇ ਮੇਰੇ ਹੁੰਦਿਆਂ ਨੀ ਕੋਈ ਮੈਨੂੰ ਦਸਦੀ ਤੇ ਬੜੇ ਕੱਲ ਓਹਨੇ ਤਰੀਕੇ ਨਾਲ ਗੱਲਾਂ ਚ ਗੱਲਾਂ ਪਾ ਪਾ ਮੈਨੂੰ ਦਸਿਆ ਸੀ ਸਿੱਧਾ ਥੋੜਾ ਦਸਿਆ ਸੀ ਵੀ ਮੈਨੂੰ ਜਬਾਬ ਦਿਤਾ ਪੀ ਅੰਬਰਸਰ ਲੈਜੋ ਆਏ ਹਾਏ ਨੀ ਤੋਤੀ ਨੇ ਡਰਾ ਦਿਤਾ ਸਪਨਾ ਤੋਤਾ ਆਂਦਾ ਜਿੰਦੀ ਦਾ ਤੇ ਕੰਮ ਖਰਾਬ ਹੋਗਿਆ ਘਰੋਂ ਨਿਕਲਿਆ ਈ ਤੇ ਮੈ ਕਿਹਾ ਕੀ ਹੋਇਆ ਅਹੇ ਓਹਨੂੰ ਜਬਾਬ ਦੇਤਾ ਨੀ ਮੇਰਾ ਤੇ ਤਰੋ ਨਿਕਲ ਗਿਆ ਸਪਨਾ ਮੈ ਕਿਹਾ ਹਾਏ ਕੀ ਕਹਿੰਦੇ

ਹਾਏ ਤੇ ਫਿਰ ਕੀ ਆ ਇਹ ਤਾ ਡਾਕਟਰ ਕਹਿ ਹੀ ਦਿੰਦੇ ਜਿਨ੍ਹਾਂ ਕੋਲ ਨਹੀਂ ਹੁੰਦੀਆਂ ਵਡੀਆਂ ਮਸ਼ੀਨਾਂ ਤੇ ਆਹੋ ਤੂੰ ਸਿੱਧਾ ਹੀ ਕਹਿ ਬੀ ਉਹ ਨਾ ਮਸ਼ੀਨਾਂ ਦੀ ਪ੍ਰੋਬਲਮ ਆਗੀ ਤੇ ਓਹਨਾ ਨੇ ਤਾ ਓਦਰ ਦਾ ਲਿਖਤਾਂ ਆ ਮੈ ਜਦੋ ਆਪਣੇ ਮੁੰਡੇ ਦਾ ਸਚਿਨ ਦਾ ਕਰਾਉਣਾ ਹੀ ਆਪ੍ਰੇਸਨ ਤੇ ਮੈ ਬਬੀ ਡਾਕਟਰ ਨੂੰ ਦਿਖਾਲਿਆ ਤੇ ਉਹ ਕਹਿੰਦੇ ਹੀ ਪੀ ਕਰਦਾ ਗੇ ਤੇ ਬਾਅਦ ਚ ਆਂਦਾ ਵੀ ਇਥੇ ਨਾ ਮਸ਼ੀਨਾਂ ਨੀ ਵਡੀਆਂ ਮੇਰੇ ਕੋਲ ਹੇਗੀਆਂ ਤੇ ਤੁਸੀਂ ਗੁਰ ਨਾਨਕ ਹੌਸਪੀਟਲ ਲੈਜੋ ਇਹਨੂੰ ਆਹੋ ਚਲ ਹਣਾ ਗੱਲ ਕਰਨ ਦਾ ਵੀ ਤਰੀਕਾ ਹੁੰਦਾ ਭੈਣਾਂ ਉਹ ਪੇਂਦਣ ਈ ਆਂਦਾ ਕਹਿੰਦਾ ਜ਼ਿੰਦੀ ਦਾ ਤੇ ਕੰਮ ਖਰਾਬ ਹੋਗਿਆ ਮੈ ਕਿਹਾ ਕੀ ਹੋਇਆ ਅਹੇ ਓਹਨੂੰ ਤਾ ਜਬਾਬ ਦੇ ਤਾ ਹਾਏ ਨੀ ਮੇਰਾ ਤੇ ਕੀਤੇ ਹੋਰ ਤਰਾਂ ਮੈਨੂੰ ਹੋਗਿਆ ਕੇ ਜਦੋ ਘਰੋਂ ਨੀ ਨਿਕਲ ਕੇ ਗਏ ਸਪਨਾ ਆਪਾ

ਇੱਥੇ ਉਹ ਮਾਈ ਵਿਧੋ ਦੇ ਬੂਹੇ ਗਾੜੀ ਤੇ ਉਹ ਨੀ ਜਾਂਦਾ ਹੁਣ

ਝਿਕ ਦਮ ਕੋਈ ਦਸਦੇ ਤੇ ਤਰਾਂਕਾ ਨਿਕਲ ਜਾਂਦੇ ਤੇ ਆਹੋ ਮੈ ਕਿਹਾ ਮੇਰਾ ਤਾ ਭੈਣਾਂ ਤਰਾਂਕਾ ਈ ਨਿਕਲ ਗਿਆ ਕੇ ਮੈ ਕਿਹਾ ਹਾਏ ਕਾਹਦੇ ਤੋਂ ਦਿਤਾ

ਤੇ ਮੈ ਕਿਹਾ ਚਲ ਕੋਈ ਨੀ ਉਹ ਤੇ ਆਪਣਾ ਇਲਾਜ ਕਰ ਕ ਤੇ ਓਹਨੇ ਆਪ੍ਰੇਸਨ ਕਰਨ ਦੇਣਾ ਫੇਰ ਵੀ ਕੋਈ ਮੁਸਕਲ ਨੀ ਸ਼ਿੰਦਰ ਨੇ ਕਰਾਇਆ ਛਬੇ ਦੀ ਮਾਂ ਨੇ ਇੱਥੋਂ ਕਰਾਇਆ ਬੱਬੂ ਦੀ ਭੂਆ ਨੇ ਕਰਾਇਆ ਅਪਰੇਸ਼ਨ ਉਹ ਚੰਗੀ ਪਲੀ ਆ ਨਹੀਂ ਆਪ੍ਰੇਸਨ ਵਧੀਆ ਕਰਦਾ ਭੈਣਾਂ ਓਹਦਾ ਹੱਥ ਬੜਾ ਸੁਲੱਖਣਾ ਆ ਕੋਈ ਨਹੀਂ ਬੇਫਿਕਰੀ ਹੋ ਕੇ ਜਾ